ਓ ਮੈਡਮ ਪੱਚੀ ਸੋ ਰੁਪਏ ਦਾ ਜਿਹੜਾ ਰਿਚਾਰਜ ਹੈ ਉਹ ਲੋਕਲ ਲੋਕਲ ਕਾਲਾ ਵਾਸਤੇ ਨਹੀਂ ਉਹ ਸਿਰਫ international ਕਾਲਾ ਵਾਸਤੇ ਹੁੰਦਾ ਹੈ ਤੇ ਉਹ ਪੱਚੀ ਸੋ ਦਾ ਰਿਚਾਰਜ ਕਰਵਾਕੇ ਤੁਹਾਨੂੰ ਸਿਰਫ ਪੰਦਰਾਂ ਸੋ ਮਿੰਟ ਮਿਲਦੈ ਹਨ ਤੇ ਮੈ ਤੁਹਾਨੂੰ ਦੱਸਣਾ ਚਾਹਾਂ ਗਾ ਕਿ ਜਿਹੜੇ ਥੋਖੇਬਾਜ retailor ਕੋ ਜਿੰਨੇ ਕਰਵਾਇਆ ਆ ਨਾ ਓਹਨੇ ਕਿ ਕੀਤਾ ਐ ਓਹਨੇ ਤੁਹਾਡੇ ਕੋਲੋਂ ਪੱਚੀ ਸੋ ਰੁਪਇਆ ਤਾਂ ਲੈ ਲਿਆ ਪਰ ਪੱਚੀ ਸੋ ਦੇ ਬਿਜਾਏ ਢਾਈ ਸੋ ਦਾ ਰਿਚਾਰਜ ਕਰਤਾ ਤੁਹਾਡਾ ਸਮਜਏ ਓ ਜਿਹੜੀ ਇਕ ਜ਼ੀਰੋ ਸਮਜੀ ਜਾਣੇ ਹੋ ਉਹ ਇਕ ਜ਼ੀਰੋ ਹੈ ਨਹੀਂ ਜੇ ਉਹ ਢਾਈ ਸੋ ਰੁਪਇਆ ਹੀ ਆ ਓ ਮੈਡਮ ਤੁਸੀ ਅੱਛਾ ਐ ਕਰਦੇ ਆ ਬੀ ਸਾਡੀ ਕੰਪਨੀ ਦਾ ਉਹ retailor ਸੀ ਜਾ ਕਿਸੇ ਹੋਰ ਕੰਪਨੀ ਦਾ

ਕਾਲ ਤੇ ਬਣੇ ਰਹਿਣ ਲਈ ਧੰਨਵਾਦ ਬਹੁਤ ਬਹੁਤ ਧੰਨਵਾਦ ਮੈਡਮ ਮੈ ਤੁਹਨੂੰ ਦੱਸਣਾ ਚਾਹਾਂ ਗਏ ਕਿ ਪਿੰਡ ਸੰਘਾੜਾਪੁਰ ਦੇ ਕੋਲ ਇਕ ਸਾਡਾ retailor ਆ official retailor ਆ ਸਾਡੇ ਨਾ ਨਾਲ ਹੀ ਜੁੜਿਆ ਹੋਇਆ ਉਹ ਓਹਦੇ ਨਾਲ ਅਗੇ ਗੱਲਬਾਤ ਕੀਤੀ ਏ ਓਹਨੀ ਦੱਸਿਆ ਏ ਬੀਬੀ ਦੇਕੇ ਇਹਦਾ ਪੱਚੀ ਸੋ ਰੁਪਈਆ ਗਯੀ ਸੀ ਪਰ ਓਹਨਾ ਦਾ ਜਿਹੜਾ ਇਕ ਨਾਲ ਕੰਮ ਕਰਦਾ ਮੁੰਡਾ ਸੀ ਰਿਚਾਰਜ ਓਹਨੇ ਕੀਤਾ ਸਾ ਓਹਨੂੰ ਲੱਗਿਆ ਬੀ ਪੱਚੀ ਸੋ ਨਹੀਂ ਦੋਸੋਂ ਪੰਜਾਹ ਦਾ ਰਿਚਾਰਜ ਆ ਹੁਣ ਤੁਹਾਨੂੰ ਪਤਾ ਈ ਆ ਪਿੰਡ ਦੇ ਵਿਚ ਖਾਸ ਕਰ ਸੰਘਾਰਾਪੁਰ ਦੇ ਵਿਚ ਕੋਈ ਅਮੀਰ ਨਹੀਂ ਰਹਿੰਦਾ ਜੀ ਸਵਾਏ ਤੁਹਾਡੇ ਤੋਂ ਤੇ ਇਕੋ ਹੀ ਵਾਰ ਚ ਪੱਚੀ ਸੋ ਰੁ ਪਏ ਦਾ ਰਿਚਾਰਜ ਕਰਵਾਉਣ ਅਜੇ ਓਹਨੂੰ ਮੁੰਡੇ ਨੂੰ ਲੱਗਿਆ ਕਿ ਕੀਤੇ ਤੁਸੀ ਢਾਈ ਸੋ ਦਾ ਕਰਾਉਣਾ ਓਹਨੇ ਢਾਈ ਸੋ ਦਾ ਰਿਚਾਰਜ ਤੁਹਾਡੇ ਫੋਨ ਤੇ ਕਰਤਾ ਤੇ ਤੁਹਾਡੇ ਕੋਲੋਂ ਪੱਚੀ ਸੋ ਰੁਪਇਆ ਲੈਕੇ ਰੱਖ ਲਿਆ ਤੇ ਤੁਹਨੂੰ ਇਹ ਕਹਿਤਾ ਕਿ ਹਾਂ ਜੀ ਹੋਗਿਆ ਤੇ ਮੈਡਮ ਅਸਲ ਗੱਲ ਇਹ ਹੈ ਬੀ ਜਿਹੜਾ ਢਾਈ ਸੋ ਦਾ ਰਿਚਾਰਜ ਹੈ ਨਾ ਉੱਚ ਸਿਰਫ ਤੁਹਾਨੂੰ ਦਾਸ ਮਿੰਟ ਹੀ ਗੱਲ ਕਰਨ ਨੂੰ ਮਿਲਦੇ ਨੇ ਫੇਰ ਅਗਰ ਤੁਸੀ ਰਾਸਤੇ ਚ ਆਉਂਦੇ ਆਉਂਦੇ ਜੇ ਘਰੇ ਪੁਹੰਚ ਗਏ ਜੋ ਦਸ ਪੰਦਰਾਂ ਮਿੰਟ ਗੱਲ ਕੀਤੀ ਹੋਣੀ ਅ ਇਹੀ ਕਾਰਨ ਆ ਤੁਹਾਡੇ ਪੈਸੇ ਬੋਹਤ ਜਲਦੀ ਖ਼ਤਮ ਹੋਗਏ ਕਿਉਂਕਿ ਢਾਈ ਸੋ ਦੇ ਰਿਚਾਰਜ ਚ ਬਾਹਰ ਗੱਲ ਕਰਨੀ ਆ ਤਾ ਓਹਦਾ ਇਨਾ ਕ ਹੀ ਬੈਲੰਸ ਮਿਲਦਾ ਪੰਜ ਤੋਂ ਦਸ ਮਿੰਟ ਤਕ ਦਾ ਇਸਤੋਂ ਵੱਧ ਨਹੀਂ ਮਿਲਦਾ ਪੰਜ ਤੋਂ ਦਸ ਕਾਲਾ ਹੀ ਤੁਸੀ ਬਾਹਰ ਕਰ ਸਕਦੈ ਹੋ ਅੰਤਰਰਾਸ਼ਟਰੀ ਜਗਾਵਾਂ ਤੇ ਤੇ ਹੁਣ ਮੇਨੇ ਮੈਡਮ ਓਹਨਾ ਨੂੰ ਸ਼ਕੈਤ ਦਰਜ ਕਰ ਦਿਤੀ ਹੈ ਤੇ ਮੈ ਹੁਣ ਤੁਹਾਨੂੰ ਪੁੱਛਣਾ ਚਾਹਾਂ ਗਾ ਕਿ ਅਹ ਜੇ ਤੁਸੀ ਰਿਚਾਰਜ ਜਿੰਨੇ ਪੈਸੇ ਤੁਹਾਨੂੰ ਵਾਪਸ ਮਿਲਣ ਗਏ ਓਹਨੇ ਪੈਸਿਆਂ ਦਾ ਹੀ ਤੁਹਨੂੰ ਰਿਚਾਰਜ ਆਫ਼ਰ ਕਰ ਦਿੰਦੈ ਮਾਨਲੋ ਜੇ ਤੁਸੀ ਤੇਈ ਹਜਾਰ ਪੰਜਾਹ ਰੁਪਏ ਦਾ ਰਿਚਾਰਜ ਕਰਾਉਣਾ ਤਾਂ ਤੇਈ ਹਜਾਰ ਅਹ ਪੰਜਾਹ ਰੁਪਏ ਦੇ ਵਿਚ ਤੁਹਾਨੂੰ ਬਾਈ ਹਜਾਰ ਪੰਜਾਹ ਰੁਪਏ ਦੇ ਵਿਚ ਤੁਹਾਨੂੰ sorry ਹਜਾਰ ਨਹੀਂ ਮੈਡਮ ਬਾਈ ਸੋ ਪੱਚੀ ਮੈਡਮ ਤੁਸੀ ਗੁੱਸੇ ਨਾ ਹੋਵੋ ਮੈ ਤੁਹਾਨੂੰ ਦੱਸਣਾ ਚਾਉਂਦਾ ਹੈ ਕਿ ਅਸੀਂ ਤੁਹਾਨੂੰ ਰਿਚਾਰਜ ਆਫ਼ਰ ਵਾਲਾ ਦੇ ਰਹੇ ਹਾਂ ਇਹ ਆਫ਼ਰ ਹੋਰਾਂ ਨਹੀਂ ਹੁੰਦਾ ਇਹ ਸਿਰਫ ਸਾਡੇ ਕੁਛ ਖਾਸ ਕੁਸਟੋਮਰਾ ਲਯੀ ਹਉਂਦਾ ਹੈ ਤੇ ਤੁਸੀ ਸਾਡੇ ਬੋਹਤ ਹੀ ਖਾਸ ਗ੍ਰਾਹਕ ਹੋ ਇਸ ਕਰਕਿ ਅਸੀਂ ਤੁਹਾਨੂੰ ਇਹ ਦਿਲਕਸ਼ ਆਫ਼ਰ ਪੇਸ਼ ਕਰਨ ਜਾ ਰਹੈ ਆ ਤੁਹਾਡੇ ਸਿਰਫ ਬਾਈ ਸੋ ਬਾਈ ਸੋ ਰੁਪਏ ਦਾ ਰਿਚਾਰਜ ਕਰਾਉਣਾ

ਤੇ ਇਸਤੋਂ ਇਲਾਵਾ ਜੇ ਲੋਕਲ ਕੀਤੇ ਤੁਹਾਨੂੰ ਗੱਲ ਕਰਨੀ ਹੈ ਤਾ ਓਹਦੇ ਵਾਸਤੇ ਤੁਹਾਨੂੰ ਤਿਨ ਹਜਾਰ ਫ੍ਰੀ ਮਿੰਟ ਮਿਲੈ ਹੋਏ ਹਨ ਤੁਸੀ ਤਿਨ ਹਜਾਰ ਫ੍ਰੀ ਮਿੰਟਾ ਦੀ ਵਰਤੋਂ ਕਰਕੇ ਲੋਕਲ ਕੀਤੇ ਵੀ ਤੁਸੀ ਗੱਲਬਾਤ ਕਰ ਸਕਦੈ ਹੋ ਤੇ ਮੈਡਮ ਮੈ ਤੁਹਾਨੂੰ ਦੱਸਣਾ ਚਾਵਾਂ ਗਾ ਕਿ ਇਸ ਆਫ਼ਰ ਦੇ ਵਿਚ ਤੁਹਾਨੂੰ ਹਰ ਰੋਜ ਹਰ ਰੋਜ ਇਕ ਜੀ ਬੀ ਇੰਟਰਨੇਟ four ਜੀ ਬੀ ਸਪੀਡ ਮੈਮ ਮਿਲੇ ਗਾ ਇਸ four ਜੀ ਦੀ ਸਪੀਡ ਨਾਲ ਮੈਡਮ ਤੁਸੀ ਆਪਣੇ ਫੋਨ ਤੇ ਬਿਨਾ ਰੁਕੇ youtubewhatsappinstagram sharechatshare itshare chickenshare bickengames online ਫ਼ਿਲਮੀ ਦੁਨੀਆਂ ਔਨਲਾਈਨ ਪੰਜਾਬੀ ਫ਼ਿਲਮੀ ਦੁਨੀਆਂ ਔਨਲਾਈਨ ਹਿੰਦੀ ਫ਼ਿਲਮੀ ਦੁਨੀਆਂ ਔਨਲਾਈਨ ਇਹ ਸਾਰੇ paidchannel ਤੁਸੀ ਆਪਣੇ phone ਤੇ

ਮੈਂ ਆਪਣਾ ਤੁਹਾਡਾ ਗੱਲ ਜਿਹੜੀ ਆਪਣੀ ਚਲ ਰਹੀ ਸੀ ਪਹਿਲਾਂ ਓਹੀ ਗੱਲ ਆਪਾਂ ਦੁਬਾਰਾ ਸ਼ੁਰੂ ਕਰਦੇ ਆਂ। ਤੇ ਜਿਵੇਂ ਕਿ ਹੈਨਾ ਦੇਖੋ ਫੇਰ ਓਹਨੇ ਬਾਅਦ ਉਹ ਉਹ hospital ਜਦੋਂ ਘਰੇ ਆ ਗਿਆ ਓਹਦੇ ਆਪਣੇ ਜਿਵੇਂ ਕਿਉਂਕਿ infection ਐਨੀ ਜ਼ਿਆਦਾ ਫੇਲ ਗਈ ਸੀ ਓਹਨੂੰ washroom ਵਗੈਰਾ ਨਹੀਂ ਆਉਂਦਾ ਸੀਗਾ ਹੈਨਾ washroom ਵਗੈਰਾ ਰੁੱਕ ਜਾਣਾ ਤੇ ਓਹਦੇ ਬਾਅਦ ਉਦੋਂ PGI ਗਿਆ ਹੈਨਾ PGI ਚਲੋ ਸਾਰਾ ਕੁਛ ਹੋਗਿਆ ਹੈਨਾ ਮਤਲਬ ਠੀਕ ਆ ਹਫਤੇ ਬਾਅਦ ਉਹ ਘਰੇ ਵੀ ਆ ਗਿਆ ਸੀ but ਓਹਨੂੰ ਇੱਕ ਵਾਰੀ ਮਤਲਬ ਕੁਛ ਵੀ ਖਾਣਾ ਪੀਣਾ ਸਬ ਛੱਡ ਗਿਆ ਸੀਗਾ ਓਹੋ ਹੈਨਾ ਤੇ ਉਹ ਜਦੋਂ ਘਰੇ ਆਇਆ ਘਰੇ ਆਣ ਤੋਂ ਬਾਅਦ ਓਹਦੇ ਮਤਲਬ ਕੀ pipes ਵਗੈਰਾ ਲੱਗਿਆਂ ਹੋਇਆਂ ਸੀ ਹੈਨਾ washroom ਆਲਿਆਂ ਲਾ ਲਓ ਹੈਨਾ ਹੋਰ ਵੀ ਤੇ stunt ਵਗੈਰਾ ਪਏ ਹੋਏ ਸੀ ਜਦੋਂ ਘਰੇ ਆਇਆ ਘਰੇ ਆ ਕੇ ਓਦੋਂ ਬਾਅਦ ਵੀ ਹੈਨਾ ਚਲੋ ਓਹਨੇ ਮਤਲਬ ਕਿ ਜਦ ਮੈਂਨੂੰ ਛੁੱਟੀ ਹੋਣੀ ਸੀ ਓਹਨੂੰ PGI ਦਾ ਲਵਪ੍ਰੀਤ ਨੂੰ ਲਵੀ ਨੂੰ ਉਹ ਤਾਂ ਕਿਹਣੀ ਪਹਿਲਾਂ ਤੋਂ ਚਲਾ ਗਿਆ ਸੀਗਾ ਹੈਨਾ ਓਹਨੂੰ ਕੋਈ ਜਰੂਰੀ ਓਥੋਂ call ਆ ਗਈ ਸੀ ਚਲੋ ਕੰਮ ਤੋਂ ਜੋ ਵੀ ਲਾ ਲਓ ਹੈਨਾ ਮਜਬੂਰੀ ਕਾਫੀ ਜ਼ਿਆਦਾ ਜਰੂਰੀ ਪੈ ਗਈ ਸੀ ਵੀ ਅਗਲਾ ਕਹਿ ਰਿਹਾ ਸੀ ਜੇ ਤੂੰ ਨਾ ਪਹੁੰਚਿਆ ਤਾਂ ਤੈਂਨੂੰ ਕੰਮ ਤੋਂ ਕਢ ਦਿਆਂ ਗੇ ਉਹ ਕਹਿੰਦਾ ਚਲ ਕੋਈ ਗੱਲ ਨੀ ਘਰਦੇ ਕਹਿੰਦੇ ਤੂੰ ਜਾ but ਓਹਦੀ ਜਗਾਹ ਉਹ ਆਪਣੀ ਜਗਾਹ ਦੋ ਹੋਰ ਨਾਭੇ ਤੋਂ ਮੁੰਡਿਆਂ ਨੂੰ ਹੋਰ ਨੂੰ ਭੇਜਿਆ ਓਹਨੇ ਵੀ ਤੁਸੀਂ ਜਾਓ PGI ਵੀ ਓਥੇ ਓਹਦਾ care ਕਰੋ ਹੈਨਾ ਵੀ ਉਹ ਓਥੇ ਕੱਲਾ ਆ ਹੈਨਾ but ਓਥੇ ਮੇਰੇ ਨਾਲ ਹੋਰ ਵੀ ਸੀਗੇ, ਇਕ ਮੇਰਾ friend ਹੋਰ ਸੀਗਾ ਹੈਨਾ, ਦਵਿੰਦਰ ਸਿੰਘ ਬੱਲੂ, ਉਹ ਵੀ ਚੰਡੀਗੜ੍ਹ ਦਾ ਹੀ ਸੀਗਾ ਪਰ ਰਹਿੰਦਾ ਉਹ ਵੀ ਨਾਭੇ ਹੀ ਸੀਗਾ। ਉਹ ਵੀ ਓਥੇ ਆਏ but ਮੇਰਾ ਵੀ ਨੀ friend ਸੀ ਉਹ ਉਹ ਵੀ ਅੱਗੇ ਲਾਡੀ ਦਾ ਹੀ ਉਹ ਲਵਪ੍ਰੀਤ ਦਾ ਅਹ ਲਾਡੀ ਦਾ ਹੀ friend ਸੀਗਾ।

ਐਮਬੂਲੈਂਸ ਰੁਕੀ ਬਾਰਹ ਵਜੇ, ਹੈਨਾ ਉਹ ਸਬ ਤੋਂ ਪਹਿਲਾਂ ਪਤਾ ਨੀ ਕਿਵੇਂ ਰੱਬ ਜਾਣੇ ਕਿਵੇਂ ਨਹੀਂ ਸਾਡੇ ਗਿਆਰਾਂ ਬਾਰਹ ਵਜੇ ਓਹਨੂੰ ਆਵਾਜ਼ ਆ ਗਈ ਹੈਨਾ ਪਤਾ ਨੀ ਓਹਦੇ ਹੂਟਰ ਦੀ ਸਾਇਰਨ ਦੀ ਕੁਛ ਬੀ ਲਾਲੋ। ਉਹ ਸਿੱਧਾ ਆ ਕੇ ਕਿਥੇ ਵਜੀਆ ਮੇਰੇ ਉਹ ਮੇਰੇ ਘਰੇ ਵੱਜਿਆ ਓਹਨਾ ਦੇ ਲਵਪ੍ਰੀਤ ਦੇ ਹੈਨਾ ਲਵੀ ਦੇ ਘਰੇ ਗਿਆ ਨਾਲ ਦੇ ਨਾਲ ਜਿਹੜਾ ਬੱਲੂ ਸੀਗਾ ਉਹ ਮੈਂਨੂੰ ਓਹਨਾ ਨਾਲ PGI ਤੋਂ ਹੀ ਨਾਲ ਆਇਆ ਤੇ ਜਿਹੜੇ ਦੋ ਮੁੰਡੇ ਹੋਰ ਸੀਗੇ ਹੈਨਾ ਉਹਨਾਂ ਦਾ ਨਾਮ ਸੀਗਾ ਅਨੰਤ and ਸੌਰਵ

ਵੀ ਤੁਸੀਂ ਓਥੇ ਰਹਿ ਲਓ ਓਹਨੇ ਆਪਣੇ ਅਹ ਜਿਹੜੇ ਓਹਦੇ ਚਾਚਾ ਜੀ ਸੀਗੇ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਇਥੇ ਰਹਿਣਾ ਚਾਂਦੇ ਨੇ ਜਾ ਏਨਾ ਨੇ ਕੀਤੇ ਹੋਰ ਜਾਣਾ ਤਾਂ ਇਹਨਾਂ ਤੁਸੀਂ ਆਪਣਾ car ਚ drop ਕਰ ਦਵੋ ਨਹੀਂ ਤੁਸੀਂ ਇਹਨਾਂ ਨੂੰ ਆਪਣੇ ਘਰੇ ਲੈ ਜੋ ਹੈਨਾ ਉਹ ਕਹਿੰਦੇ ਕੋਈ ਗੱਲ ਨੀ ਅਸੀ ਆਪਣਾ ਇਥੇ ਪਚੀ ਚ ਕਿਸੇ ਕੋਲ ਰਹਿਣਾ ਆਂ friend ਸੀ ਉਹਨਾਂ ਦਾ ਕੋਈ ਅੱਗੇ ਉਹ ਚਲ ਓਹਨਾ ਮੇਰੇ ਚਾਚਾ ਜੀ ਨੇ ਉਹਨਾਂ ਨੂੰ ਓਥੇ drop ਕਿੱਤਾ ਤੇ ਚਲੋ ਬਾਈ ਉਹ ਚਲੇ ਗਏ ਹੈਨਾ ਅਸੀਂ ਘਰੇ ਆਏ ਤੇ ਹੋਰ ਜਿਹੜੇ ਸੀ ਆਂਦੀ ਗਵਾਂਢੀ ਸੀ ਹੈਨਾ ਤੇ neighbours ਤੇ ਉਹ ਸਾਰੇ ਕੱਠੇ ਹੋ ਗਏ। ਨਿਹਾਲ ਵੀ ਆ ਗਿਆ ਹੈਨਾ ਯੇ ਵੋਹ ਓਦੋਂ ਬਾਅਦ ਜਿੰਨੇ ਜਿੰਨਾ time ਉਹ ਲੱਗੀ ਠੀਕ proper ਤੁਰਨ ਫਿਰਨ ਵੀ ਲੱਗਿਆ ਸੀਗਾ। ਉਹ ਘਰੇ ਓਹਦੇ ਕੋਲ daily ਸਵੇਰੇ ਆ ਕੇ ਜਾਣਾ ਪਹਿਲਾਂ ਕੰਮ ਤੋਂ ਜਾਣ ਤੋਂ ਪਹਿਲਾਂ ਹੈਨਾ ਕੰਮ ਤੇ ਜਾਣ ਤੋਂ ਪਹਿਲਾਂ ਆਣਾ।

ਥੋੜਾ ਜੇਹਾ ਘਟਾ ਕੇ ਆਪਾਂ ਦੇਖ ਕੇ ਚਲਣਾ ਯੇ ਵੋਹ ਹੈਨਾ ਤੇ ਆਪਣਾ ਉਹ ਸਮਝਾਉਣਾ ਅੱਗੇ ਵੀ ਹਾਂ ਅੱਗੇ ਆਪਾਂ ਇਹੋ ਜੇਹਾ ਕੁੱਛ ਨੀ ਕਰਨਾ ਹੁਣ ਜੇ ਕਰਨਾ ਹੈ ਤਾਂ ਮਾੜਾ ਮੋਟਾ ਬਸ function ਹੀ ਕਰਨਾ ਹੈ ਬਈ daily ਵਾਲਾ ਕੰਮ ਨੀ ਕਰਨਾ ਹੈਗਾ ਹੈਨਾ ਉਹ ਵੀ ਕਹਿੰਦਾ ਹਾਂ ਵੀਰੇ ਠੀਕ ਐ ਹੈਨਾ ਓਹਨੇ ਬੈਠਣਾ ਹੋਰ ਜਿਹੜੇ friends ਹੋਣੇ ਓਹਨੇ ਹੋਰਾਂ ਨੂੰ ਕਹਿਣਾਂ ਵੀ ਚਲੋ ਯਾਰ ਆਪਾਂ ਓਹਦੇ ਘਰੇ ਚਲਦੇ ਆਂ ਕਿਉਂਕਿ ਉਹ ਹਜੇ ਤੁਰਨ ਫਿਰਨ ਦੀ ਹਾਲਤ ਚ ਨਹੀਂ ਹੈਗਾ। ਆਪਾਂ ਓਹਦੇ ਘਰੇ ਜਾ ਕੇ ਓਹਨੂੰ ਓਹਦੇ ਨਾਲ ਬੈਠੀਏ ਹੈਨਾ ਗੱਲਾਂ ਬਾਤਾਂ ਮਾਰੀਏ ਓਹਦੇ ਨਾਲ ਆਪਾਂ ਉਥੇ ਕੁੱਛ ਤਾਸ਼ ਵਗੈਰਾ ਖੇਡੀਏ ਮਤਲਬ ਜਾਂ ਹੈਨਾ ਬਈ game ਗੂਮ games ਵਗੈਰਾ ਖੇਲੀਏ ਓਹਦੇ ਨਾਲ ਜਾ ਕੇ ਓਥੇ ਓਹਦਾ time pass ਕਰਾਈਏ ਕਿਉਂਕਿ ਹੁਣ ਕੋਈ ਵੀ ਹੁਣ patient ਆ ਕੋਈ ਵੀ ਹੈਨਾ ਉਹ ਕਿੰਨਾ ਕ time ਆਪਣਾ ਬਹਿ ਕੇ ਕੱਢ ਸਕਦਾ ਨਹੀਂ ਕੱਢ ਸਕਦਾ ਕੋਈ ਵੀ ਚਾਹੇ ਕੋਈ ਵੀ ਚਾਹੇ ਆਪਾਂ ਵੀ ਚਾਹੇ ਆਪਾਂ patient ਵੀ ਨੀ ਹੈਗੇ ਆਪਾਂ ਕਿੰਨਾ ਕ time ਕੱਲੇ ਬਹਿ ਜਾਂ ਗਏ ਜਾਂ ਕਿੰਨਾ ਕ time ਆਪਾਂ mobile ਚਲਾ ਲਾਂ ਗੇ ਹੈਨਾ ਕੁਛ ਨੀ ਕਰ ਸਕਦੇ ਕੋਈ ਵੀ ਬੰਦਾ ਤੇ ਉਹ ਤਾਂ ਫੇਰ ਵੀ ਚਲੋ ਇੱਕ teenage ਜੇਹਾ ਮੁੰਡਾ ਸੀਗਾ

ਤੇ ਆਪਾਂ games ਵਗੈਰਾ ਚਲੋ ਹਾਂ ਇਹ ਸੀਗਾ ਸਾਰਾ ਦਿਨ ਕੋਈ ਨਾ ਕੋਈ ਆ ਜਾਂਦਾ ਸੀਗਾ ਤੇ ਆਪਣਾ ਖੇਡ ਕੇ ਹੈਨਾ ਓਹੀ ਮਤਲਬ ਕਿ ਜਿਹੜੇ ਰਿਸ਼ਤੇਦਾਰ ਵਗੈਰਾ ਆਂਦੇ ਸੀਗੇ ਉਹ ਸਵੇਰੇ ਆਪਣਾ ਮਿਲ ਕੇ ਚਲੇ ਜਾਣਾ ਓਦੋਂ ਬਾਅਦ ਫੇਰ ਉਹ ਬੇਚਾਰਾ ਕੱਲਾ ਰਹਿ ਜਾਂਦਾ ਸੀਗਾ ਕਿਉਂਕਿ ਉਹ pipes ਵਗੈਰਾ ਓਹਦੇ ਲੱਗੀ ਹੋਇਆਂ ਸਿਗੀਆਂ ਹੈਨਾ

ਤੇ ਬਸ ਓਹਦੇ ਕੋਲ ਚਲੇ ਜਾਣਾ ਹੈਨਾ, ਚਲੋ ਓਥੇ ਖੇਲਣਾ ਹੈਨਾ, ਓਹਦੇ ਨਾਲ ਵੀ ਤਾਸ਼ ਵਗੈਰਾ ਖੇਡ ਲਈ, ਹਾਸਿਆਂ ਖੇੜਿਆਂ ਕਰਲਈਆਂ ਹੈਨਾ, ਵੀ ਹੈਨਾ ਖਾਣ ਪੀਣ ਨੂੰ ਓਹਦੇ ਵਾਸਤੇ ਕੁਛ ਲੈ ਕੇ ਨੀ ਜਾ ਸਕਦੇ ਸੀਗੇ, ਜਿਵੇਂ ਮੈਂਨੂੰ ਓਹਨੂੰ ਬਾਹਰਲਾ ਖਾਣਾ ਪੀਣਾ ਬਹੁਤ ਪਸੰਦ ਸੀਗਾ ਲਵੀ ਨੂੰ ਹੈਨਾ

ਚਲ ਹੁਣ ਮਾੜੀ ਮੋਟੀ ਫੇਰ ਵੀ ਮਤਲਬ ਠੀਕ ਹੋਣ ਲੱਗਿਆ ਹੈਨਾ ਅਫੀਮ ਵਗੈਰਾ ਵੀ ਕੁੱਛ ਵੀ ਦੇ ਦੇਣਾ ਓਹਨੂੰ ਹੈਨਾ ਚਲੋ ਉਹ ਫੇਰ ਖੁਸ਼ ਹੋ ਜਾਂਦਾ ਹੈਨਾ। ਫੇਰ ਵੀ ਉਹ ਮਤਲਬ ਕਿ ਉਹ ਠੀਕ ਹੋਣ ਲੱਗਿਆ ਜਦੋ ਹੌਲੀ ਹੌਲੀ ਉ ਤਰਨ ਲੱਗ ਗਿਆ ਸੀਗਾ ਜਦੋਂ ਕਮਜ਼ੋਰੀ ਘਟੀ ਹੈਨਾ। ਫੇਰ ਓਹਨੂੰ ਜਦੋਂ ਓਹਨੂੰ PGI ਦਿਖਾਉਣ ਜਾਣਾ ਹਫਤੇ ਬਾਅਦ ਦਸ ਦਿਨ ਬਾਅਦ ਫੇਰ ਓਹਦੇ ਨਾਲ ਜਾਣਾ ਵੀ ਹਾਂ ਕੋਈ ਨੀ ਬਾਈ ਅਸੀਂ ਤੇਰੇ ਨਾਲ ਹਾਂ ਓਹਨੇ ਫੇਰ ਵੀ ਕਿਹਾ ਬਾਈ ਮੈਂ ਤੂੰ ਮੈਨੂੰ ਮੈਂ ਤੈਂਨੂੰ ਛੋਟਾ ਭਾਈ ਮੰਨਿਆ ਮੈਂ ਤੇਰੇ ਨਾਲ ਹੀ ਰਹੂੰਗਾ। ਫੇਰ ਵੀ ਓਦੇ ਨਾਲ ਰਿਹਾ ਹਣਾ। ਓਹਦੇ ਨਾਲ PGI ਆਣਾ ਜਾਣਾ ਫੇਰ ਓਹਦੀ pipes ਨਿਕਲਣ ਲੱਗ ਗਈਆਂ ਸਿਗਿਆ automatically ਕਿਉਂਕਿ ਨਾ ਫੇਰ ਓਹੋ ਥੋੜਾ ਜਿਹੜਾ ਲਵੀ ਸੀਗਾ ਉਹ ਜਿਵੇਂ ਆਪਾਂ ਕਹਿੰਦੇ ਆਂ inspot~inresponsible ਹੋਗਿਆ ਸੀਗਾ ਕਿਉਂਕਿ ਓਹਨੂੰ care ਵੀ ਘਟ ਗਈ ਸੀਗੀ। ਕਿਉਂਕਿ ਜਿੰਨਾ ਚਿਰ ਘਰਦਿਆਂ ਨੇ ਕਿੱਤੀ ਕਿੱਤੀ ਫੇਰ ਓਦੋਂ ਬਾਅਦ ਉਹ ਬੇਪ੍ਰਵਾਹ ਜੇਹਾ ਹੋਗਿਆ ਕਿ ਚਲ ਹੁਣ ਤਾਂ ਮੈਂ ਠੀਕ ਆਂ ਉਹ pipes ਓਹਦੀਆਂ ਨਿਕਲਣ ਲੱਗ ਗਈਆਂ ਪਹਿਲਾਂ ਇੱਕ ਪਾਈਪ ਨਿਕਲੀ ਕਿਡਨੀ ਦੀ ਕਾਫੀ ਜ਼ਿਆਦਾ ਦਰਦ ਹੋਇਆ ਓਹਨੂੰ ਫੇਰ ਚੁਕਿਆ ਓਹਨੂੰ hospital ਲੈ ਕੇ car ਦੇ ਵਿਚ ਹੈਨਾ ਲਾਡੀ ਫੇਰ ਨਾਲ ਗਿਆ ਆਂਦੇ ਹੋਏ ਫੇਰ ਚਲੋ beer ਸ਼ਿਅਰ ਪਿੱਟੀ ਓਹਨਾ ਨੇ ਸਾਰਿਆਂ ਨੇ ਹੈਨਾ, ਲਵੀ ਫੇਰ ਓਹਨਾ ਦੇ ਮੂੰਹ ਕਣੀ ਵੇਖ ਰਿਹਾ ਆ। ਹੱਸ ਰਹੇ ਨੇ ਵੀ ਹਾਂ ਹੁਣ ਕਿਵੇਂ ਸਾਰ ਰਿਹਾ ਹੈ ਨਾ ਤੂੰ, ਵੀ ਦੇਖਲੇ ਅੱਗੇ ਨੂੰ ਜੇ ਤੇਰੇ ਮੂਹਰੇ ਕੋਈ ਪੀਂਦਾ ਸੀ ਤਾਂ ਮੈਂ ਹੁੰਦਾ ਸੀ ਬਈ ਮੈਂ ਨੀ ਲਾਉਣੀ ਆ ਹੈਨਾ ਯੇ ਵੋ। ਵੀ ਹੁਣ ਵੀ ਤਾਂ ਦੇਖ ਤੂੰ ਸਾਰ ਰਿਹਾ ਹੈ ਤੇ ਓਦੋਂ ਬਾਅਦ ਓਹਨਾ ਨੂੰ ਹੋਣਾ ਵੀ ਹਾਂ, ਫੇਰ ਚਲੋ ਉਹ ਰੱਬ ਰੱਬ ਨੇ ਕੀਤਾ ਜੋ ਕਿੱਤਾ ਚੰਗਾ ਫੇਰ ਓਹਦੀ ਦੋਨੋ ਪਾਇਪਾਂ ਉੱਤਰ ਗਈਆਂ washroom ਉਹ ਵੀ ਚਲੋ ਡਾਕਟਰ ਨੇ ਕਰਤੀ remove ਕਰਤੀ ਹੈਨਾ ਫੇਰ ਜਦੋਂ ਉਹ ਓਹਦੇ ਵਿਚ ਪਾਇਪਾਂ ਲੱਗਿਆਂ ਹੋਇਆਂ ਵਿਚ ਹੀ ਤੁਹਾਨੂੰ ਮੈਂ ਦਸਦਾ IELTS ਦੀ ਹੀ ਗੱਲ ਆ ਜਿਹੜਾ ਲਾਡੀ ਸੀਗਾ ਤੇ ਓਹਦੇ ਨਾਲ ਇੱਕ ਸੌਰਵ ਹੁੰਦਾ ਸੀ ਉਹ ਲਵੀ ਨੇ ਕਿ ਕਰਨਾ polythene ਲੈਣਾ ਜਿਹੜਾ ਬੜਾ polythene ਹੁੰਦਾ ਆ ਓਦੋ ਮੇਰੇ ਖਯਾਲੇ ਦੋ ਪਾਈ ਦੋ ਉਦੀਆਂ ਰਹਿਗੀਆਂ ਸਿਗੀਆਂ ਇੱਕ ਕਿਡਨੀ ਦੀ ਪਾਈਪ ਰਹਿਗੀ ਸੀਗੀ ਪਾਈਪ rightside ਹੈਨਾ ਤੇ ਇੱਕ ਓਹਦੀ washroom ਆਲੀ ਰਹਿ ਗਈ ਸੀ। ਓਹਨੂੰ ਇੱਕ polythene ਦੇ ਵਿਚ ਪਾਉਣਾ ਹੈਨਾ। ਪਾਈਪਾਂ ਸਾਰੀਆਂ ਵਿਚ ਕਰਨੀਆਂ ਤੇ ਓਹਨਾ ਦੇ ਨਾਲ ਚਲੇ ਜਾਣਾ ਹੈਨਾ ਕਿਉਂਕਿ ਉਦੋਂ ਤੁਰਨ ਫਿਰਨ ਲੱਗ ਗਿਆ ਸੀਗਾ ਕਮਜ਼ੋਰੀ ਠੀਕ infection ਕਾਫੀ ਜ਼ਿਆਦਾ ਘਟ ਗਈ ਸੀ ਤੇ ਹੈਨਾ improvement ਹੋਣ ਲੱਗ ਗਈ ਸੀ। recovery ਹੋਣ ਲੱਗ ਗਈ ਸੀਗੀ। ਮਤਲਬ ਕਿ ਕਮਜ਼ੋਰੀ ਜਿਹੜੀ ਸੀਗੀ ਉਹ ਠੀਕ ਹੋਣ ਲੱਗ ਗਿਆ ਸੀਗਾ ਹੋਣ। ਖਾਣਾ ਪੀਣਾ ਪਚਣ ਲੱਗ ਗਿਆ ਸੀਗਾ ਓਹਨੂੰ।

ਤੇ ਮੈਂ ਨੂੰ ਫੜਨਾ ਤੇ ਚਲ ਆ ਤੈਂਨੂੰ ਲੈਕੇ ਚਲਦੇ ਆਂ ਅਸੀਂ ਮੈਂ ਦੇਖੋ ਓਹਨੇ ਬਈ ਮਤਲਬ ਕਿ ਪਾਇਪਾਂ ਲੱਗਿਆਂ ਦੇ ਵਿਚ ਵੀ ਉਹ ਘਰੇ ਟਿੱਕ ਕੇ ਨਹੀਂ ਬੈਠਿਆਂ ਓਹਦੇ ਵਿਚ ਵੀ ਉਹ ਘੁੰਮਣ ਫਿਰਨ ਗਿਆ ਹੈਨਾ ਓਹਨੇ ਮੈਂਨੂੰ ਓਹਨੂੰ ਫੇਰ ਵੀ ਕਰਾਇਆ ਵੀ ਹਾਂ ਕੋਈ ਨੀ ਯਾਰ

ਫੇਰ ਹੌਲੀ ਹੌਲੀ ਹੌਲੀ ਹੌਲੀ ਮਤਲਬ ਕਿ ਜਦੋਂ ਐਨ ਠੀਕ ਹੋਗਿਆ ਫੇਰ ਓਹਨੇ ਬਸ ਆਪਣਾ ਸਾਰਾ ਕੁੱਛ ਛੱਡ ਤਾ ਓਹਨੇ ਮਤਲਬ ਕਿ drink ਕਰਦਾ ਸੀ ਉਹ ਵੀ ਛੱਡ ਤਾ ਸਾਰਾ ਕੁੱਛ ਓਹਨੇ ਛਡੀਆ ਪਿਆ ਫੇਰ ਓਹਤੋਂ ਬਾਅਦ ਘਟ ਗਿਆ ਹੈਨਾ ਫੇਰ ਉਹ ਆਪਣਾ ਬਾਹਰ ਅੰਦਰ ਆਣਾ ਵੀ ਘਟ ਗਿਆ ਪਤਾ ਨੀ ਕੀ ਗੱਲ ਹੋਈ ਕਿਉਂਕਿ ਜਦੋਂ ਜਦੋਂ ਜਿਵੇਂ ਜਿਵੇਂ ਉਹ ਠੀਕ ਹੋਣ ਲੱਗ ਗਿਆ ਚਲੋ ਓਹਨਾ ਨੇ ਲਾਡੀ ਦੀ ਸੋਖ ਨੂੰ ਓਥੇ ਜਾ ਕੇ ਬਹਿ ਜਾਣਾ ਓਹਨੇ ਓਦੋਂ ਬਾਅਦ ਪਤਾ ਨੀ ਕੀ ਗੱਲ ਹੋਈ ਪਤਾ ਨੀ ਸੰਗਤ ਮੁੰਡੇ ਹੋਰ ਮਿਲਣ ਲੱਗ ਗਏ ਓਹਨੂੰ ਗਲਤ ਹੈਨਾ ਓਹਨੇ ਘਟਾ ਤਾ ਮਿਲਣਾ ਜੁਲਣਾ, ਮਿਲਣਾ ਜੁਲਣਾ ਘਟਾਇਆ, ਤੇ ਉਹ ਜਾਣ ਲੱਗ ਗਿਆ ਹੋਰ ਮੁੰਡਿਆਂ ਕੋਲੇ, ਹੈਨਾ ਲਾਡੀ ਹੋਣਾ ਨਾਲ ਘਟ ਮਤਲਬ ਕਿ ਬਹੁਤ ਘਟ ਮਿਲਦਾ ਸੀ ਓਹਨਾ ਨੂੰ। ਕਿਉਂਕਿ ਪਹਿਲਾਂ ਓਹਨਾ ਨਾਲ ਚੋਵੀ ਘੰਟੇ ਰਹਿੰਦਾ ਸੀਗਾ ਫੇਰ ਓਹਨਾ ਨਾਲ ਘਟਾ ਤਾ। ਕਿਊ ਘਟਾ ਤਾ ਕਿਉਂਕਿ ਓਹਨੂੰ ਹੋਰ ਮੁੰਡੇ ਮਿਲ ਗਏ ਹੈਨਾ। ਹੋਰ ਮੁੰਡੇ ਮਿਲੇ ਉਹ ਮੁੰਡੇ ਸੀਗੇ ਗਲਤ ਕਿਉਂਕਿ ਪਹਿਲਾਂ ਤਾਂ ਚਲੋ ਕੋਈ ਵੀ ਆ drink ਵਗੈਰਾ ਹੀ ਕਰਦਾ ਸੀ, ਚਲ ਓਹਨਾ ਨਾਲ ਓਹਨਾ ਉਹ ਤੋਂ ਇਕ ਇਕ ਦੀ family ਨੂੰ ਵੀ ਪਤਾ ਸੀ ਲਾ ਡੀ ਜੇ । ਵੀ ਹਾਂ ਚਲੋ drink ਕਰਦਾ ਆ ਕੋਈ ਗੱਲ ਨੀ ਲਾਡੀ but ਸਾਊ ਆ ਮੁੰਡਾ ਸਿਆਣਾ ਆ ਵੀ ਹਾਂ ਇਹਨੂੰ ਸਬ ਪਤਾ ਦੁਨੀਆਦਾਰੀ ਬਾਰੇ ਆਪਾਂ ਇਹਦੇ ਨਾਲ ਹੀ ਇਹਨੂੰ ਰੱਖਦੇ ਆਂ ਹੈਨਾ ਤੇ ਜਦੋਂ ਉਹ ਓਹਦੀ sister ਦੀ marriage ਦੀ ਤੇ ਓਹਤੋਂ ਬਾਅਦ ਉਹ move on ਹੋਣਾ ਸ਼ੁਰੂ ਹੋ ਗਿਆ ਓਹਨਾ ਨਾਲ ਛੱਡਤਾ ਓਹਨੇ ਹੈਨਾ। ਸੌਰਵ ਹੁੰਦਾ ਸੀ ਨਾਲ ਹਾਣਾ ਹੋਗਿਆ ਤੇ ਲਾਡੀ, ਅਮਰਪਾਲ ਇਹਨੂੰ ਆਪਾਂ ਜਿਦੀ ਆਪਾਂ ਗੱਲ ਕਰ ਰਹੇ ਹਾਂ ਉਹ ਹੋ ਗਿਆ ਓਹਨਾ ਨਾਲ ਘਟਾ ਤਾ ਹੈਨਾ BUT

care but ਓਹਨੂੰ ਫੇਰ ਵੀ care ਹੁੰਦੀ ਸੀਗੀ ਯਾਰ ਬਾਈ ਉਹ ਕੀਤੇ ਗਲਤ ਰਾਹ ਨਾ ਪੈ ਜੇ ਲਾਡੀ ਨੂੰ ਫੇਰ ਵੀ ਹੁੰਦਾ ਸੀ ਵੀ ਯਾਰ ਉਹ ਕੀਤੇ ਗਲਤ ਰਾਹ ਨਾ ਪੈ ਜੇ ਕਿਉਂਕਿ ਜੇ ਓਹਨੂੰ ਕੁੱਛ ਹੋਗਿਆ ਓਹਦੇ ਘਰਦਿਆਂ ਨੇ ਹੀ ਕਹਿਣਾ ਤੂੰ ਕਿਉਂ ਨੀ ਸਮਝਾਇਆ ਵੀ ਓਹਨੂੰ ਵੱਡਾ ਬਾਈ ਉਹ ਤੂੰ ਤਾਂ ਓਹਤੋਂ ਵੱਡਾ ਸੀਗਾ ਹੈਨਾ ਤੈਂਨੂੰ ਵੱਡਾ ਬਾਈ ਕਹਿੰਦਾ ਸੀਗਾ ਤੂੰ ਵੀ ਓਹਨੂੰ ਵਧੀਆ ਕਰਦਾ ਸੀ ਤੂੰ ਸਮਝਾਇਆ ਕਾਤੋਂ ਨੀ ਹੈਗਾ ਹੈਨਾ ਵੀ ਤੇਰਾ ਸਮਝਾਣਾ ਓਹਨੂੰ tension ਸੀਗੀ ਇੱਕ ਬਾਕੀ ਓਹਨੂੰ ਨੀ ਸੀ ਇੰਨੀ ਓਹਨੂੰ ਇੱਕ tension ਸੀ ਕਿਉਂਕਿ ਉਹ ਸ਼ੁਰੂ ਤੋਂ ਇੱਕ bonding ਇਹੋ ਜਿਹੀ ਸੀਗੀ

ਇਕ ਦੋ ਮੁੰਡੇ ਇਹੋ ਜਿਹੇ ਮਿਲ ਗਏ ਸੀਗੇ ਤਿੰਨ ਮੁੰਡੇ ਓਹਨਾ ਦੇ life ਚ ਹੋਰ ਆਏ। ਸਿੱਧੀ ਜੀ ਗੱਲ ਆ ਤਿੰਨ ਮੁੰਡੇ ਓਹਦੀ life ਚ ਹੋਰ ਆਏ ਉਹਨਾਂ ਦਾ ਨਾਮ ਨੀ ਲੈਂਦਾ। ਠੀਕ ਐ ਉਹ ਮੁੰਡੇ ਆਏ ਜਦੋਂ ਓਹਨੇ move on ਹੋਣਾ ਸ਼ੁਰੂ ਕਰਤਾ ਹਰਕਤਾਂ ਬਦਲ ਗਈਆਂ। ਹਰਕਤਾਂ ਕਿਵੇਂ ਬਦਲ ਗਈਆਂ? ਜਿਵੇਂ ਅੱਗੇ ਓਹਨੂੰ ਵੀਰ ਜੀ ਕਹਿ ਕੇ ਬੁਲਾਉਣਾ ਹੈਨਾ ਜਾਂ ਜਿੱਦਾਂ ਚਲ ਵੀਰ ਜੀ ਵੀ ਨੀ ਕਹਿਣਾ ਤਾਂ bro ਕਹਿਣਾ ਵੀ ਹਾਂ bro ਕੀ ਹਾਲ ਆ ਹੈਨਾ ਬਾਈ ਕੀ ਹਾਲ ਆ ਮਤਲਬ ਰੋਜ ਮਿਲਣਾ

ਨਾਲ ਹੀ ਆਪਾਂ ਅਗਲੀ record ਨੂੰ ਕਰਦੇਂ ਆਂ

Hello ਹਾਜ਼ੀ ਸਤਸ਼੍ਰੀਅਕਾਲ ਜੀ ਸਤਸ਼੍ਰੀਅਕਾਲ ਜੀ ਹੋਰ ਕਿ ਹੈ ਹਾਲ ਚਾਲ ਹੈ ਤੁਹਾਡਾ ਹਾਜ਼ੀ ਮੇਰਾ ਵਦਿਹਾ ਤੁਸੀ ਦਸੋ ਜੀ ਹਾਜ਼ੀ ਮੇਰਾ ਹਾਲ ਚਾਲ ਵੀ ਵਦਿਹਾ ਜੀ ਹੋਰ ਤੁਸੀ ਦਸੋ ਜੀ ਤੁਸੀ ਕਾਲ ਕੀਤੀ ਸੀ ਕੋਈ ਕੰਮ ਸੀ ਤੈਨੂੰ ਹਾਜੀ ਜੀ ਮੈ ਨਾ ਤਾਡੇ ਕੋਲੋਂ ਮਤਲੱਬ ਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਤਰੀ ਪਰਦੇਸਾਂ ਬਾਰੇ ਥੋੜੀ ਜਾਣਕਾਰੀ ਲੈਣੀ ਤੁਸੀ ਦਾਸ ਸਕਦੇ ਹਾਜੀ ਜੀ ਮੈ ਤੈਨੂੰ ਦੱਸਦੇਣੀ ਇਸਦੇ ਬਾਰੇ ਮੈਨੂੰ ਪਤਾ ਹੈ ਮੈ ਕੱਲ ਹੀ ਅਜੇ TOPIC ਵਿੱਚ

ਤੇ ਕਹਿੰਦੇ ਭਾਰਤ ਦੇ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ ਪ੍ਰਸ਼ਾਨਿਕ ਮਕਸਦ ਲਈ ਭਾਰਤ ਨੂੰ ਛੋਟੇ ਹਿੰਸਾ ਵਿੱਚ ਵਡਿਆ ਗਿਆ ਹੈ ਜ਼ਿਆਦਾਤਰ ਹਿਸਿਆਂ ਨੂੰ ਰਾਜ ਯਾ ਪਰਾਂਤ ਕਿਆ ਜਾਂਦਾ ਹੈ ਅਤੇ ਕੁਜ ਹਿਸਿਆ ਨੂੰ ਕੇਂਦਰ ਸ਼ਾਸਤਰੀ ਪਰਦੇਸਾਂ ਕਿਆ ਜਾਂਦਾ ਹੈ ਭਾਰਤ ਵਿਚ ਅਠਾਈ ਸੂਬੇ ਅਤੇ ਅੱਠ ਕੇਂਦਰ ਸ਼ਾਸ਼ਿਤ ਪਰਦੇ ਹਨ ਇਹ ਅੱਗੇ ਜਿਲਿਆਂ ਅਤੇ ਡਿਵੀਜ਼ਨਾਂ ਵਿੱਚ ਵਡੇ ਹੋਏ ਹਨ ਕਹਿੰਦੇ ਭਾਰਤੀ ਜੀ ਇਸ ਤੋਂ ਅਗੇ ਤੁਸੀ ਮੈਨੂੰ ਆ ਭਾਰਤੀ ਉਪਮਹਾਂਦੀਪ ਉੱਤੇ ਇਸ ਦੇ ਪੂਰੇ ਇਤਿਹਾਸ ਦੌਰਾਨ ਬਹੁਤ ਸਾਰੇ ਵਕ ਵਕ ਨਸਲੀ ਸਮੂਹ ਦੁਆਰਾ ਸ਼ਾਸਨ ਕੀਤਾ ਗਿਆ ਤੇ ਹਰ ਇਕ ਇਸ ਖੇਤਰ ਵਿੱਚ ਪ੍ਰਸ਼ਾਨੀਕ ਵੰਡ ਦਿਆਂ ਆਪਣਿਆਂ ਨੀਤੀਆ ਸਥਾਪਿਤ ਕੀਤਿਆਂ ਹਨ ਇਸ ਬਾਰੇ ਦਸੋ ਹਾਂਜੀ ਜੀ ਦੱਸਦੇਣੀ ਤੈਨੂ ਕਹਿੰਦੇ ਬ੍ਰਿਟਿਸ਼ ਰਾਜ ਨੇ ਜ਼ਿਆਦਾਤਾਰ ਮੁਗ਼ਲ ਸਮਰਾਜ ਦੇ ਪ੍ਰਬੰਧਕੀ ਟਾਚੇ ਨੂੰ ਬਰਕਰ ਰੱਖਿਆ ਭਾਰਤ ਨੂੰ ਪਰਤਾਂ ਜਿਸਨੂੰ ਪ੍ਰੈਸੀਡੈਂਸੀ ਵੀ ਕਿਆ ਜਾਂਦਾ ਹੈ ਵਿਚ ਵਡਿਆ ਗਿਆ ਸੀ

ਜ਼ਿਆਦਾਤਰ ਮਜੂਦਾ ਪਰਾਂਤ ਵਿੱਚ ਰਲੇ ਹੋਏ ਸਨ ਹੋਰਨਾਂ ਨੂੰ ਨਵੇਂ ਪ੍ਰਤਾ ਵਿੱਚ ਸਕਿਤ ਕੀਤਾ ਗਿਆ ਜਿਵੇਂ ਕਿ ਰਾਜਸਥਾਨ ਹਿਮਾਚਲ ਪ੍ਰਦੇਸ ਮੱਧਪ੍ਰਦੇਸ ਅਤੇ ਵਿੰਧਯਾਪ੍ਰਦੇਸ ਕਇ ਰਿਹਾਸਤਾ ਦੇ ਬਣੇ ਹੋਏ ਸਨ ਮੇਸ਼ੁਰੂ ਹੈਦਰਾਬਾਦ ਪੁਮਪਾਲ ਅਤੇ ਬਿਲਾਸਪੁਰ ਸਮੇਤ ਕਈ ਕੁੱਜ ਵੱਖਰੇ ਸੂਬੇ ਬਣ ਗਏ ਭਾਰਤ ਦਾ ਨਵਾਂ ਸਵਦਾਨ ਜੋ ਕਿ ਛੱਬੀ ਜਨਵਰੀ ਉੱਣੀ ਸੋ ਪੰਜਾਹ ਵਿਚ ਲਾਗੂ ਹੋਇਆ ਨੇ ਭਾਰਤ ਨੂੰ ਇਕ ਪ੍ਰਭੂਸੱਤਾ ਸੰਪਨ ਲੋਕਤੰਤਰੀ ਗਣਰਾਜ ਬਣਾ ਲਿਆ

ਮਤਲੱਬ ਕਿ ਬਾਗ ਏ ਰਾਜ ਕਢੇ ਬਾਗ ਬੀ ਦੇ ਰਾਜ ਕਢੇ ਤੇ ਬਾਗ ਸੀ ਰਾਜ ਕਢੇ ਗਏ ਠੀਕ ਹੈ ਜੀ ਇਥੋਂ ਤੱਕ ਤੈਨੂੰ ਪਤਾ ਲੱਗ ਗਿਆ ਹਾਂਜੀ ਇਥੋਂ ਤੱਕ ਪਤਾ ਲੱਗ ਗਿਆ ਜੀ ਬਾਕਿ ਤੁਸੀ ਮੈਨੂੰ ਬਾਗ ਬੀ ਰਾਜ ਸਬ ਤਾ ਰਸਤਾ ਯਾ ਸਮੂਹ ਸਨ ਇਕ ਰਾਜ ਪ੍ਰਮੁਖ ਦੁਆਰਾ ਨਿਰੰਤਰ ਕੀਤਾ ਜਾਂਦਾ ਜੋ ਆਮ ਥੋਰ ਤੇ ਇੱਕ ਸਵਧਾਨਿਕ ਰਾਜ ਆ ਸਾਚਕ ਹੁੰਦਾ ਹੈ ਇਸ ਬਾਰੇ ਦਸੋ

ਬਾਗ ਏ ਰਾਜ ਜੋ ਬ੍ਰਿਟਿਸ਼ ਭਾਰਤ ਸਾਕਾ ਗਵਰਨਰਾ ਦੇ ਸੂਬੇ ਸਨ ਇੱਕ ਚੁਣੇ ਹੋਏ ਗਵਰਨਰਾ ਅਤੇ ਰਾਜ ਵਿਧਾਨਸਭਾ ਦੁਆਰਾ ਸ਼ਾਸਿਤ ਕੀਤਾ ਜਾਂਦਾ ਸੀ ਨੋ ਬਾਗ ਏ ਰਾਜ ਸਨ ਜਿਵੇਂ ਕਿ ਅਸਾਮ ਵਿਚ ਪਹਿਲਾ ਅਸਾਮ ਸੂਬਾ ਬਿਹਾਰ ਚ ਪਹਿਲਾ ਬਿਹਾਰ ਪ੍ਰਾਂਤ ਮੁੰਬਈ ਚ ਪਹਿਲਾ ਮੁੰਬਈ ਸੂਬਾ ਪੂਰਵੀ ਪੰਜਾਬ ਚ ਪਹਿਲਾ ਪੰਜਾਬ ਸੂਬਾ ਮਧ੍ਯ ਪ੍ਰਦੇਸ਼ ਚ ਪਹਿਲਾਂ ਕੇਂਦਰੀ ਪ੍ਰਾਤ ਅਤੇ ਬੇਰਾਰ ਮਦਰਾਸ ਚ ਪਹਿਲਾਂ ਮਦਰਾਸ ਸੂਬਾ ਉੜੀਸਾ ਚ ਪਹਿਲਾਂ ਉੜੀਸਾ ਸੂਬਾ ਉੱਤਰ ਪ੍ਰਦੇਸ਼ ਸੰਯੁਕਤ ਪ੍ਰਾਤ ਅਤੇ ਪੱਛਮੀ ਬੰਗਾਲ ਚ ਪਹਿਲਾਂ ਬੰਗਾਲ ਸੂਬਾ ਅੱਗੇ ਤੁਸੀ ਪੁੱਛ ਰਹੀਏ ਸੀ ਬਾਗ ਬੀ ਦੇ ਰਾਜ ਉਨ੍ਹਾਂ ਦੇ ਬਾਰੇ ਮੈ ਤੈਨੂੰ ਦੱਸਣੀ ਕਿ ਬਾਗ ਬੀ ਦੇ ਵਿੱਚ ਰਾਜ ਜੇੜੇ ਸਨ ਹੈਦਰਾਬਾਦ ਪਹਿਲਾਂ ਹੈਦਰਾਬਾਦ ਰਿਹਾਸਤ ਜੰਮੂ ਅਤੇ ਕਸ਼ਮੀਰ ਪਹਿਲਾਂ ਜੰਮੂ ਅਤੇ ਕਸ਼ਮੀਰ ਰਿਹਾਸਤ ਮਧ੍ਯ ਪ੍ਰਦੇਸ਼ SORRY ਮਧ੍ਯ ਭਾਰਤ ਵਿਚ ਪਹਿਲਾਂ ਕੇਂਦਰੀ ਭਾਰਤ ਏਜੇਂਸੀ ਮੈਸੂਰ ਪਹਿਲਾ ਮੈਸੂਰ ਰਿਹਾਸਤ ਪਟਿਆਲਾ ਅਤੇ ਈਸਟ ਪੰਜਾਬ ਸਟੇਟ ਯੂਨੀਓਂ ਪੈਪਸੂ ਰਾਜਸਥਾਨ ਵਿਚ ਪਹਿਲਾਂ ਰਾਜਪੁਤਾਣਾ ਏਜੇਂਸੀ ਸੋ ਰਾਸ਼ਟਰ ਦੇ ਵਿੱਚ ਪਹਿਲਾਂ ਬੜੌਦਾ ਪੁਸ਼ਮੀ ਭਾਰਤ ਤੇ ਗੁਜਰਾਤ ਰਾਜ ਏਜੇਂਸੀ ਅਤੇ ਕੋਚੀਨ ਚ ਪਹਿਲਾਂ ਤਰਵਾਨ ਕੋਣ ਰਿਹਾਸਤ ਕੋਚੀਨ ਰਿਹਾਸਤ ਠੀਕ ਹੈ ਜੀ ਇਥੋਂ ਤਕ ਤਾਨੂੰ ਪਤਾ ਲੱਗ ਗਿਆ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

ਆ ਤਰਵਾਨ ਕੋਣ ਚੀਨ ਬਬਣੋਂ ਲਈ ਜੋੜਿਆ ਗਇਆ ਹਾਂਜੀ ਕਹਿੰਦੇ ਕਿ ਇਸ ਵਿੱਚ ਮਦਰਾਸ ਰਾਜ ਨੇ ਆਪਣਾ ਨਾਂਮ ਬਰਕਰਾ ਰੱਖਿਆ ਕਨਯਾਕੁਮਾਰੀ ਜਿਲੇ ਨੂੰ ਆ ਤਰਵਾਨ ਕੋਣ ਕੋਚੀਨ ਬਣਾਨ ਕਹਿੰਦੇ ਆਂਧਰਾ ਪ੍ਰਦੇਸ਼ ਉਨ੍ਹੇ ਸੋ ਛਪੰਜਾ ਵਿੱਚ ਹੈਦਰਾਬਾਦ ਰਾਜ ਦੇ ਤੇਲਗੂ ਬੋਲਾਂ ਵਾਲੇ ਜਿਲਿਆਂ ਵਿੱਚ ਆਂਦਰਾਂ ਰਾਜ ਦੇ ਵਲੀਨ ਨਾਲ ਬਣਾਇਆ ਗਿਆ ਸੀ ਕੇਰਲ ਨੂੰ ਮਾਲਾਬਾਰ ਦੇ ਜਿਲ੍ਹੇ ਅਤੇ ਮਦਰਾਸ ਰਾਜ ਦਖਣੀ ਕੇਨਰਾ ਜਿਲਿਆਂ ਦੇ ਕਸਾਰ ਗੋਡ ਤਾਲੁਕ ਨੂੰ ਵਨਕੋਰ ਚੀਨ ਮਿਲਾ ਕੇ ਬਣਾਇਆ ਗਇਆ ਸੀ ਮੈਸੂਰ ਰਾਜ ਨੂੰ ਬੇਲਾਰੀ ਅਤੇ ਦੱਖਣੀ ਕੇਨਰਾ ਖਾਸਰ ਕੋਟ ਨੂੰ ਤਾਲੁਕ ਛੱਡ ਕੇ ਦੋ ਜਿਲਿਆਂ ਮਦਰਾਸ ਰਾਜ ਕੋਈ ਬਤੁਰ ਜਿਲਏ ਦੇ ਕੋਲੇਗਾਲ ਤਾਲੁਕ ਮੁੰਬਈ ਰਾਜ ਬੇਲਗਾਮ ਬੇਜਪੁਰ ਉਤਰੀ ਕੇਨਰਾ ਅਤੇ ਤਾਰਵਡ ਦੇ ਜਿਲਾ ਨੂੰ ਜੋੜ ਕ ਮੁੜ ਸਕਿਤ ਕੀਤਾ ਗਿਆ ਸੇ ਕੰਨੜ ਬੁਹ ਗਿਣਤੀ ਵਾਲੇ ਜਿਲ੍ਹੇ ਬਿਦਾਰ ਰਾਏ ਚੂਰ ਅਤੇ ਕਲ ਬੁਰਗੀ ਹੈਦਰਾਬਾਦ ਰਾਜ ਅਤੇ ਪੁਰਗਰਾਜ ਥੋ ਮਦਰਾਸ ਰਾਜ ਤੇ ਦੱਖਣੀ ਕੇਂਦਰਾਂ ਅਤੇ ਮਾਲਾਬਾਰ ਜਿਲਿਆਂ ਵਿੱਚ ਕਾਰ ਵੱਡੇ ਗਏ ਲਕਸ਼ਦੀਪ ਅਵਨੀਦੀ ਟੱਪੂ ਅਤੇ ਨੀ ਕੋਏ ਟੱਪੂ ਇਕ ਜੁਟ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਲੈਕਸ਼੍ਯ ਬੇਸਖਿਤ ਕੀਤਾ ਗਿਆ ਕਹਿੰਦੇ ਮੁੰਬਈ ਰਾਜ ਨੂੰ ਸੋ ਰਾਸ਼ਟਰ ਰਾਜ ਅਤੇ ਕੱਚ ਰਾਜ ਮਧ੍ਯ ਦੇ ਨਾਗਪੁਰ ਡਿਵਿਸਿਨ ਤੇ ਮਰਾਠੀ ਬੋਲਣ ਵਾਲੇ ਜਿਲਿਆਂ ਅਤੇ ਹੈਦਰਾਬਾਦ ਰਾਜ ਮਰਾਠ ਵਾੜਾ ਖੇਤਰ ਨੂੰ ਜੋੜ ਕੇ ਵਡਾ ਕੀਤਾ ਰਾਜਸਥਾਨ ਅਤੇ ਪੰਜਾਬ ਨੇ ਕਰਮ ਬਾਰ ਅਤੇ ਅਜਮੇਰ ਰਾਜ ਅਤੇ ਪਟਿਆਲਾ ਅਤੇ ਪੁਰਭੀ ਪੰਜਾਬ ਰਾਜ ਸੰਗ ਤੋਂ ਖੇਤਰ ਪ੍ਰਾਪਤ ਕੀਤੇ ਅਤੇ ਬਿਹਾਰ ਦੇ ਕੁਜ ਪ੍ਰਦੇਸ ਪੁੱਛਮੀ ਬੰਗਾਲ ਨੂੰ ਤਾਬਦਿਲ ਕਰ ਦਿੱਤੇ ਗਏ

ਹਾਂਜੀ ਕਹਿੰਦੇ ਇਸ ਵਿਚ ਆ ਜਾਂਦਾ ਉਤਰੀ ਪੂਰਵੀ ਰਾਜਾ ਮਨੀ ਪੂਰ ਮਿਗਲੀਆਂ ਅਤੇ ਤ੍ਰਿਪੁਰਾ ਦਾ ਗਠਨ ਇੱਕੀ ਜਨਵਰੀ ਉਨੀ ਸੋ ਬੱਹਤਰ ਨੂੰ ਕੀਤਾ ਗਇਆ ਸੀ ਉਨੀ ਸੋ ਤਿਹੱਤਾਰ ਵਿੱਚ ਮੈਕਸੁ ਰਾਜ ਦਾ ਨਾਮ ਬਾਦਲ ਕੇ ਕਰਨਾਟਕ ਸੋਲਾਂ ਮਈ ਉਨੀ ਸੋ ਪਝੱਤਰ ਨੂੰ ਸਿਖਮ ਭਾਰਤੀ ਸੰਗ ਦਾ ਬਾਈਵਾ ਰਾਜ ਬਣ ਗਿਆ ਅਤੇ ਰਾਜ ਦੀ ਰਾਜਸ਼ਾਹੀ ਨੂੰ ਖਤਮ ਕਰ ਦਿਤਾ ਗਇਆ ਉਨੀ ਸੋ ਸਤਾਸੀ ਵਿਚ ਅਨੁਰਾਚਾਲ ਪ੍ਰਦੇਸ਼ ਵਿੱਚ ਨਜੋਰਮ ਵੀਹ ਫਰਵਰੀ ਨੂੰ ਰਾਜ ਬਾਣ ਗਏ ਇਸਤੋਂ ਬਾਦ ਤੀਹ ਮਈ ਨੂੰ ਗੋਆ ਜਦੋ ਕਿ ਪਹਿਲਾਂ ਗੋਆ ਦਾ ਕੇਦਰ ਸ਼ਾਸ਼ਿਤ ਪ੍ਰਦੇਸ ਦਮਨ ਅਤੇ ਦੀਪ ਦੇ ਉੱਤਰੀ ਐਕਟ ਅਕ੍ਸ ਲੈਬ ਦਮਾਓ ਅਤੇ ਜੀਓ ਦਮਨ ਅਤੇ ਦੀਪ ਵਜੋਂ ਇੱਕ ਵਖਰਾ ਕੇਦਰ ਸ਼ਾਸ਼ਿਤ ਪ੍ਰਦੇਸ ਬਾਣ ਗਿਆ ਨਵੰਬਰ ਦੋ ਹਜ਼ਾਰ ਵਿਚ ਤਿੰਨ ਨਵੇਂ ਰਾਜ ਬਣਾਈਏ ਗਏ ਸਨ ਅਰਥਾਤ ਸਤੀਸ਼ ਗੜ੍ਹ ਪੂਰਵੀ ਮਧ੍ਯ ਪ੍ਰਦੇਸ਼ ਤੋਂ ਅਰੁਣਾਚਲ ਉੱਤਰਪ੍ਰਦੇਸ ਵਿਚ ਦੋ ਹਜ਼ਾਰ ਸੱਤ ਵਿੱਚ ਉੱਤਰਾਖੰਡ ਬਦਲਿਆ ਗਿਆ ਅਤੇ ਝਾਰਖੰਡ ਵਿੱਚ ਹੈਗਾ ਮਧ੍ਯ ਪ੍ਰਦੇਸ਼ ਪੂਰਨ ਗਠਨ ਐਕਟ ਦੋ ਹਜ਼ਾਰ ਵਿੱਚ ਉੱਤਰਪ੍ਰਦੇਸ ਪੂਰਨ ਐਕਟ ਪੂਰਨ ਗਠਨ ਐਕਟ ਦੋ ਹਜ਼ਾਰ ਅਤੇ ਬਿਹਾਰ ਪੂਰਨ ਗਠਨ ਐਕਟ ਦੋ ਹਜ਼ਾਰ ਦੇ ਲਾਗੂ ਹੋਣ ਦੇ ਨਾਲ ਦੋ ਹਜ਼ਾਰ ਸੱਤ ਵਿੱਚ ਪੰਡੂਚੇਰੀ

ਤੇ ਲੱਗਣਾ ਦੋ ਜੂਨ ਦੋ ਹਜ਼ਾਰ ਚੋਦਾ ਨੂੰ ਉੱਤਰ ਪੁੱਛਮੀ ਆਂਧਰਾ ਪ੍ਰਦੇਸ ਤੇ ਦਾਸ ਸਾਬਕਾ ਜਿਲਿਆਂ ਤੋਂ ਬਣਾਇਆ ਗਿਆ ਸੀ

ਇਸਤੋਂ ਅਗੇ ਤੁਸੀ ਮੈਨੂੰ ਅਗਸਤ ਦੋ ਹਜ਼ਾਰ ਉਨੀ ਵਿੱਚ ਭਾਰਤ ਦੀ ਸੰਬੰਧ ਨੇ ਜੰਮੂ ਅਤੇ ਕਸ਼ਮੀਰ ਪੂਰਨ ਗਠਨ ਐਕਟ ਦੋ ਹਜ਼ਾਰ ਉਨੀ ਵਿਚ ਪਾਸ ਕੀਤਾ ਗਿਆ ਜਿਸ ਵਿਚ ਜੰਮੂ ਅਤੇ ਕਸ਼ਮੀਰ ਰਾਜ ਨੂੰ ਦੋ ਕੇਦਰ ਸ਼ਾਸ਼ਿਤ ਪ੍ਰਦੇਸਾਂ ਵਿੱਚ ਪੂਰਨ ਗਠਿਤ ਕਰਨ ਦਾ ਪ੍ਰਬੰਧ ਕੀਤਾ ਗਿਆ ਇਸ ਬਾਰੇ ਦੱਸਦੌ ਹਾਂਜੀ ਕਹਿੰਦੇ ਅਗਸਤ ਦੋ ਹਜ਼ਾਰ ਉਨੀ ਵਿੱਚ ਭਾਰਤ ਦੀ ਸੰਸਦ ਨੇ ਜੰਮੂ ਅਤੇ ਕਸ਼ਮੀਰ ਪੂਰਨ ਗਠਨ ਦੋ ਹਜ਼ਾਰ ਉਨ੍ਹੇ ਵਿੱਚ ਪਾਸ ਕੀਤਾ ਜਿਸ ਵਿੱਚ ਜੰਮੂ ਅਤੇ ਕਸ਼ਮੀਰ ਰਾਜ ਨੂੰ ਦੋ ਕੇਦਰ ਸ਼ਾਸ਼ਿਤ ਪ੍ਰਦੇਸਾਂ ਵਿੱਚ ਪੂਰਨ ਗਠਿਤ ਕਰਨ ਉਪਵਦ ਹਨ ਜੰਮੂ ਅਤੇ ਕਸ਼ਮੀਰ ਅਤੇ ਲਦਾਖ਼ ਇੱਕਤੀ ਅਕਤੂਬਰ ਦੋ ਹਜ਼ਾਰਉਨੀ ਨੂੰ ਇਸ ਨੂੰ ਲਾਗੂ ਕਰ ਦਿੱਤਾ ਗਿਆ ਬਾਅਦ ਵਿਚ ਉਸੇ ਸਾਲ ਨਵੰਬਰ ਵਿੱਚ ਭਾਰਤ ਸਰਕਾਰ ਦਮਨ ਅਤੇ ਦਿਓ ਅਤੇ ਦਾਦਰਾ ਅਤੇ ਨਗਰ ਹਵੇਲੀ ਕੇਂਦਰ ਸ਼ਾਸ਼ਿਤ ਪ੍ਰਦੇਸਾਂ ਨੂੰ ਦਾਦਰਾ ਨਗਰ ਹਵੇਲੀ ਅਤੇ ਦਮਨ ਅਤੇ ਦੀਪ ਵਜੋਂ ਜਾਣੇ ਜਾਣ ਵਾਲੇ ਇੱਕ ਕੇਂਦਰ ਸ਼ਾਸ਼ਿਤ ਪ੍ਰਦੇਸਾਂ ਵਿੱਚ

ਹਾਂਜੀ ਇਥੋਂ ਤੱਕ ਦੀ ਜਾਣਕਾਰੀ ਬਹੁਤ ਵਦਿਹਾ ਲਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਨਾਲ ਮੇਰੀ ਬਹੁਤ help ਹੋ ਜਾਏ ਗਈ thank you

Hello Hello Hello ਹਾਂਜੀ ਰਮਨ ਕਿਦਾਂ

ਹੋਰ ਮੀਂਹ ਮੂਹ ਦੇਖ ਰਹੇ ਕੇ ਨਹੀਂ ਦੇਖ ਰਹੇ ਹਲੇ ਤੁਹਾਡੇ ਪੈ ਰਹੀ ਕੇ ਨਹੀਂ ਮੀਂਹ ਉਧਰ ਨਹੀਂ ਨਹੀਂ ਏਧਰ ਤਾਂ ਧੁੱਪ ਐ ਯਾਰ ਏਧਰ ਮੀਂਹ ਪਈ ਜਾਂਦਾ ਆ ਕੀ ਚੱਕਰ ਹੋਇਆ

ਲੱਗਦਾ ਤੁਹਾਡੇ ਵੱਲ road rain coat ਵਿਛੀ ਆ ਤੁਹਾਡੇ ਵੱਲ

ਹਵਾ ਬਹੁਤ ਆ ਬਾਰਿਸ਼ ਤਾਂ ਕਰਕੇ ਅੱਜ ਤਾਂ ਨਹੀਂ ਹਵਾ ਬਹੁਤ ਐ

ਨਹੀਂ ਇਧਰ ਤਾਂ

ਹੋਰ ਸਭ ਵਧੀਆ ਤੁਸੀ ਕਿੱਥੇ ਘੁੰਮਣ ਗਏ ਸੀ ਜਿਹੜੀਆਂ ਫੋਟੋਆਂ ਪਾਈਆਂ ਸੀ status ਤੇ ਉਹਦੋਂ ਤਾਂ ਮੈਂ ਹਰਮਿੰਦਰ ਸਾਹਿਬ ਜਾਕੇ ਆਈ ਸੀ, ਅੱਛਾ ਨਹੀਂ ਇੱਕ ਹੋਰ ਜਗ੍ਹਾ ਤੁਸੀ ਕਿੱਥੇ ਗਏ ਸੀ ਉੱਥੇ ਵੀ ਫੋਟੋਆਂ ਸੋਹਣੀਆਂ ਸੀ ਜ਼ਿਆਦਾ

ਤੇ ਫੇਰ ਤੁਸੀ ਉਹਦਾ ਤਾਜ ਮਹਿਲ ਕਿਦਾਂ ਗਏ train ਤੇ ਕੇ ਮਤਲਬ ਬੱਸ ਬੁਸ ਗਏ ਆਪਣੀ ਗੱਡੀ ਤੇ ਗਏ,

ਕਾਫੀ ਵਾਰ ਜਾ ਆਏ ਇੱਕ ਵਾਰ train ਗਏ ਸੀ ਬਸ ਉਸਤੋਂ ਬਾਅਦ ਤਾਂ ਗੱਡੀ ਤੇ ਗਏ ਸੀ train ਤੇ accent ਬੜਾ ਬੇਕਾਰ ਸੀ ਤੇ ਬੱਸ ਦਾ ਬੱਸ ਦਾ ਵੀ ਬੱਸ ਦਾ ਵੀ ਉਹਤੋਂ ਬੁਰਾ ਸੀ, ਤੇ ਕਹਿੰਦੇ ਬੱਸ ਚ ਜ਼ਿਆਦਾ time ਲੱਗਦਾ train ਚ ਬੰਦਾ ਬੰਦਾ ਫੇਰ ਵੀ ਦੋ ਤਿੰਨ ਘੰਟੇ ਪਹੁੰਚ ਜਾਂਦਾ ਤੇ ਕਹਿੰਦੇ ਬੱਸ ਚ ਚਾਰ ਪੰਜ ਘੰਟੇ ਲੱਗ ਜਾਂਦੇ ਆ, ਅਹ ਕਿਵੇਂ ਉਹੀ ਪੰਜ ਘੰਟੇ ਲੱਗ ਜਾਂਦੇ ਆ ਅਗਰ train ਲੇਟ ਹੋ ਜਾਵੇ ਫੇਰ ਤਾਂ ਕੁਛ ਕਹਿ ਨੀ ਸਕਦੇ।

ਤੇ ਉਧਰ ਕਿਦਾਂ ਗਏ ਤਾਜ ਮਹਿਲ ਆਗਰਾ ਸਾਇਡ ਕਿਦਾਂ ਗਏ ਤੁਸੀ ਫੇਰ

ਅੱਛਾ ਇੰਨੇ ਜਾਣੇ ਗਏ ਸੀ ਤੁਸੀ ਹਾਂਜੀ ਓਵੇਂ ਤਾਂ ਉਧਰ ਵੀ ਲੱਗ ਗਿਆ ਸੀ ਕਾਫੀ time ਜਾਂਦਿਆਂ ਨੂੰ ਮਤਲਬ ਚਲੋ ਵਧੀਆ enjoy ਕੀਤਾ ਤੁਸੀ ਉਧਰ ਫੇਰ

ਵਧੀਆ ਸੀ ਫੇਰ ਦੱਸੋ ਥੋੜੀ ਮੋਟੀ ਸਾਨੂੰ ਖਾਸ ਗੱਲਾਂ ਦੱਸੋ ਇਹਨਾਂ ਜਗ੍ਹਾ ਦੀਆਂ ਤਾਜ ਮਹਿਲ ਦਾ ਤਾਂ ਤੁਹਾਨੂੰ ਪਤਾ ਹੀ ਆ ਨਾ ਆਗਰੇ ਦੇ ਵਿੱਚ ਆ ਹੁੰ ਹੁੰ ਸ਼ਾਹਜਹਾਂ ਨੇ ਬਣਵਾਇਆ ਸੀ ਆਪਣੀ ਬੇਗਮ ਵਾਸਤੇ ਲੋਕ ਦੇਖਣ ਨੂੰ ਤੇ ਇਥੇ ਇਹਨਾਂ ਨੇ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

ਮਤਲਬ ਇਹ ਆਪਣੀ ਬੇਗਮ ਵਾਸਤੇ ਬਣਾਇਆ ਸੀ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 ਸੱਤ ਅਜੂਬਿਆਂ ਚੋ ਇੱਕ ਅਜੂਬਾ ਹੈਗਾ ਆਪਣਾ ਤਾਜ ਮਹਿਲ ਅਜੂਬਾ ਇੱਕ

ਤੇ ਕਹਿੰਦੇ ਸ਼ਾਹਜਹਾਂ ਨੇ ਆਪਣੀ ਬੇਗਮ ਵਾਸਤੇ ਬਣਵਾਇਆ ਸੀਗਾ।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 ਹੁੰ ਹੁੰ ਸਹੀ ਕਿਹਾ ਹਾਂਜੀ ਉੱਥੇ ਕਾਫੀ ਹੈਗੇ ਨੇ ਜਗ੍ਹਾ ਵਧੀਆ ਨੇ ਮਤਲਬ ਬੜਾ ਵਧੀਆ ਉੱਥੇ ਲੱਗਿਆ ਘੁੰਮ ਕੇ first time ਗਏ ਸੀ ਨਾ ਉੱਥੇ, ਤੇ ਹਾਂ ਉਹ ਕਹਿੰਦੇ ਆਗਰਾ ਦੇ ਵਿੱਚ ਬਹੁਤ ਜਗ੍ਹਾ ਘੁੰਮਣ ਨੂੰ ਹੈਗੀ ਆ ਆਗਰਾ ਵਿੱਚ ਕਹਿੰਦੇ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

ਹਾਂ ਹਾਂ ਉੱਥੇ ਕਾਫੀ ਮਸਜਿਦਾਂ ਬਣੀਆਂ ਹੋਈਆਂ ਨੇ ਨਾ